ਠੀਕ ਆ okay

ਹਾਂਜ਼ੀ ਮਹਿੰਦਰ ਪਾਜੀ ਕਿੱਦਾਂ? ਠੀਕ ਠਾਕ ਬਊ ਹੋਰ ਸੁਣਾ ਕਿੱਦਾਂ ਸਿਹਤਾਂ?

ਵਧੀਆ ਵਧੀਆ ਕੰਮ ਚੱਲਣ ਦਿਆ ਆ।

ਆਹ ਬਿਲਾਂ ਦੀ ਮੈਂ ਕਹਿ ਹੋਣ ਦੀ ਹੀ ਸੋਨੂੰ ਭਾ ਨਾਲ।

ਤੇ ਬਿਲ ਕਹਿਣ ਦਿਆ ਹੀ ਇੱਦਾਂ ਕਰਦੇ ਹੈ ਕਿ ਮੈਂ ਕਿਹਾ ਕਿ ਜਾਂ ਫਿਰ ਪਿੰਡ ਵਾਲੇ ਫਿਰ ਦਿਮਾਗ ਦੇ ਮੋਟੋ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਪਈ ਅਸੀਂ ਨਹੀਂ ਫੜਨਾਂ ਬਿੱਲ ਕਿਸੇ ਦਾ। ਉਹ ਆਂਦੇ ਹੈ ਪਈ ਜਿੱਦਾਂ ਬਿੱਲ ਕੱਟ ਕੇ ਨਾ ਉੱਥੇ computer ਨਾਲ।

ਤੇ ਉਹ ਜਿਹੜੇ ਹੈ ਉਹ ਬਖਸੇ ਤੇ ਘੱਲ ਕੇ ਤੇ ਚੰਨੇ ਦੇ ਮੋੜ ਤੇ ਰੱਖ ਦਿਆ ਕਰਨੇ ਹੀ ਜਿੱਦਾਂ। ਉਹ ਗਾੜੀ ਆਪੋ ਆ ਪਣਾ ਜਿੱਦਾਂ ਬਿਲ ਜਿੱਦਾਂ ਮਹੁੱਲੇ ਦੇ ਸਾਬ ਨਾਲ ਹੁਣ ਅਸੀਂ ਆਹ ਮਹੁੱਲੇ ਦੇ ਨੰਬਰ ਤੇ ਪਏ ਹੈ ਜੱਟਾਂ ਦੇ ਮਹੁੱਲੇ ਤੇ ਜੱਟਾਂ ਆਲੇ ਪਾਸੇ ਸੁੱਟ ਦੇਣੇ ਹੈ।

ਏਦਾਂ ਹੈ ਨਾ ਸੁਪਨਾ ਥੋੜਾ ਆਇਆ ਕਰਨਾ ਪਈ ਬਿਲ ਸੁੱਟ ਗਏ ਹੈ। ਨਹੀਂ ਨਹੀਂ ਬਊ ਇਹਦੀ ਚਿੱਠੀ ਆਇਆ ਕਰੀਏ ਨਾ ਮਗਰੋਂ। ਫੋਨ ਤੇ message ਆਇਆ ਕਰਨਾ ਪਈ ਤੁਹਾਡੇ ਬਿਲ ਪਹੁੰਚ ਗਏ ਹੈ ਉੱਥੇ ਤੇ ਜਾ ਕੇ ਲੈ ਆਉ।

ਨਿਆਣੇ ਆ ਗਏ ਹੁਣੇ ਯਾਰ ਪਾਜੀ।

ਹਾਂ ਤੇ ਆ ਗਏ ਹੈ ਬੜੇ ਚਿਰ ਦੇ ਆ ਗਏ ਹੈ ਫਿਰ।

ਆ ਗਏ ਹੈ ਬੜੇ ਉਹ ਨਿੱਕੀ ਕੁੜੀ ਜਿਹੜੀ ਹੈ ਉਹ ਕੱਚੀ ਪਹਿਲੀ ਚ ਹੈ ਤੇ ਜਿਹੜੀ ਵੱਡੀ ਹੈ ਉਹ ਦੂਜੀ ਚ ਹੈ।

ਕੱਚੀ ਪਹਿਲੀ ਕਿਹੜੀ ਹੈ? ਕੱਚੀ ਪਹਿਲੀ ਉਹਨੂੰ ਕਹਿ ਦਿੰਦੇ ਹੈ ਕਿ ਜਿਹੜੇ ਆਂਗਣਵਾੜੀ ਪੜਾਉਂਦੇ ਹੈ ਨਿਆਣਿਆਂ ਨੂੰ।

ਉਹਨਾਂ ਨੂੰ ਮਿਲਦੀ ਹੈ ਪੰਜੀਰੀ ਪੰਜੁਰੀ ਜਿਹੀ ਉੱਥੋਂ। ਪੰਜੀਰੀ ਯਾਰ ਮਿਲਦੀ ਰਹੀ ਹੈ ਹੁਣ ਤੇ ਕਿੰਨਾ ਹੀ ਚਿਰ ਹੋ ਗਿਆ ਹੁਣ ਨਹੀਂ ਮਿਲੀ। ਨਾ ਬੱਚਿਆਂ ਦੀ ਪੰਜੀਰੀ ਆਉਣ ਦੀ ਹੈ ਮਾੜਾ ਹੀ ਹਾਲ ਪਿੰਡ ਦਾ। ਕਣਕ ਕਣਕ ਤੇ ਸਾਡੀ ਹੋ ਗਈ ਹੈ ਕੋਈ ਦੱਸ ਦੱਸ ਕੁਆੰਟਲ।

ਗੱਡੀਆਂ ਕੋਣ ਸੋਨੂੰ ਪਾ। ਅਸੀਂ ਆਪ ਲੈ ਆਵਾਂਗੇ ਆਪਣੇ ਘਰ ਹੀ ਲਾ ਲਉ ਢੇਰੀ।

ਉਹ ਨਹੀਂ ਆਈ ਕਹਿੰਦੇ ਛੇ ਮਹੀਨੇ ਹੋ ਗਏ ਹੈ।

ਤੂੰ ਤੇ ਪਿਆਲਾ ਆਟਾ ਫਿਰ ਇੱਕਠਾ ਹੀ। ਨਹੀਂ ਮੈ ਰੇਟ ਮੈਂ ਵੇਖ ਕੇ ਹੀ ਦਊ ਪਰਸੋਂ ਦੀ ਵੇਚ ਆਇਆ। ਸੱਚੀ ਆ ਗਈ ਹੈ? ਉਹ ਆਹੋ ਆ ਗਈ ਮੈਂ ਲਿਆ ਕੇ ਵੇਚਤੀ ਹੀ ਆਪਣੇ ਹਿੱਸੇ ਦੀ।

ਨਹੀਂ ਤੂੰ ਮਜਾਕ ਸਮਝਦਾ ਆ ਗਈ ਹੈ ਪਿੰਡ ਆਪਣੇ ਡੈਡੀ ਨੂੰ ਪੁੱਛ ਲਈ ਭਾਵੇਂ।

ਮਹਿੰਦਰ ਪਾਜੀ ਕਿਸ ਦਿਨ ਦੀ ਆਈ ਹੈ? ਨਹੀਂ ਮੈਨੂੰ ਰਾਏਚੱਕੋਂ ਤੋਂ ਮਿਲਦੀ ਪਈ ਹੈ ਮੇਰੇ ਸਾਡਾ ਉੱਧਰ ਬਣਿਆ ਕਾਰਡ।

ਆਵਾਜ਼ ਬੜੀ ਰੁਕ ਕੇ ਆਉਣ ਦੀ ਪਾਜੀ ਤੁਹਾਡੀ।

ਹੁਣ ਹੁਣ ਵੇਖੀ ਭਲਾ।

ਉਹ ਆਹੋ ਮੀਂਹ ਮਾਹ ਪੈਣ ਦਿਆ ਸਾਡੇ ਪਿੰਡ ਭਾਊ।

ਹਾਂ ਮੀਂਹ ਪੈਣ ਦਿਆ ਹੀ ਗੜੇ ਵਰਨ ਦੇ ਹੀ ਗੁਰੂਆ।

ਸੋਨੂੰ ਪਾ ਸੋਨੂੰ ਪਾ ਤੁਹਾਡੇ ਵੀ ਪੈਣ ਦਿਆ ਮੀਂਹ। ਪੈਣ ਦਿਆ ਹੀ ਭਰਾਵਾ ਨਿੱਕਾ ਨਿੱਕਾ ਅੱਜ ਤਾਂ ਹੀ ਛੁੱਟੀ ਤੇ ਹੈ ਘਰੇ ਤਾਂ ਹੀ ਤੇ ਫੋਨ ਕਰਨ ਦੇ ਹੈ ਇੱਧਰ ਉੱਧਰ ਆਪਣੇ ਰਿਸਤੇਦਾਰਾਂ ਨਾਲ ਗੱਲਬਾਤ ਕਰ ਲਈਏ ਤੈਨੂੰ ਪਤਾ ਉੱਦਾਂ ਕਿੱਥੇ time ਲੱਗਦਾ। ਛੱਤ ਤਾਂ ਪਾਈ ਹੈ ਪਰ ਅਜੇ ਕੱਚੀਆਂ ਵਾ ਛੱਤਾਂ ਪਰਾ ਚੋ ਜਾਂਦੀਆਂ।

ਨਹੀਂ ਤੇ ਉਹ ਤੁਸੀਂ ਭਾਈਵਾਲੀ ਨਾਲ ਪਾਈ ਹੈ ਕਿ ਇੱਕਲਿਆ ਖੋਲੀ ਹੈ। ਇਹ ਨਹੀਂ ਪਤਾ ਹੁਣ ਅਸੀਂ ਤੇ ਰਹਿਣ ਦੇ ਹੈ ਸਾਨੂੰ ਨਹੀਂ ਪਤਾ ਕੀ ਹੋਇਆ ਹੈ? ਚੱਲ ਕੋਈ ਗੱਲ ਨਹੀਂ ਯਾਰ। ਬੋਲਿਆ ਹੀ ਨਾ ਕਿ ਮਹਿੰਦਰ ਪਾਜੀ ਨੇ ਵੀ ਮੈਂ hotel ਖੋਲਿਆ ਵਾ ਉੱਥੇ। ਉਹ ਤੇ ਪੰਚਾਇਤ ਪਾ ਕੇ ਦਿੱਤਾ ਉਹਨੂੰ ਖਰੋ।

ਇੱਥੋਂ ਨਹੀਂ ਨਿਕਲਿਆ ਗਿਆ ਸਾਡੇ ਤੋਂ ਤੂੰ ਕਿੱਧਰ ਦੀਆਂ ਗੱਲਾਂ ਕਿੱਧਰ ਲੈ ਗਿਆ।

ਉਹ ਯਾਰ ਜਦੋਂ ਘਰੋਂ ਨਿਕਲੀਏ ਨਾ ਗਲੀ ਪਾਣੀ ਨਾਲ ਭਰੀ ਹੁੰਦੀ ਕਰਨਾ ਕੀ ਹੈ।

ਤੇ ਸੋਨੂੰ ਪਾ ਤੁਸੀਂ ਤੁਹਾਡੇ ਘਰ ਗਿਆ ਹੀ ਮੈਂ ਸਿਰਾਹਣੇ ਕਿੱਥੋਂ ਲਿਆਂਦੇ ਹੀ ਚਿੱਟੇ ਰੰਗ ਦੇ।

ਪ੍ਰੈਸ ਵਾਲਿਆਂ ਨੇ ਦਿੱਤੇ ਹੀ ਕਹਿੰਦੇ ਚਿੱਟੇ ਸਿਰਾਹਣੇ ਲੈ ਕੇ ਸੋਇਆਂ ਕਰੋ ਤੇ ਸੁਪਨੇ ਸਿੱਧੇ ਆਇਆ ਕਰਨਗੇ। ਮੈਂ ਵੀ ਤਾਂਹੀ ਗਿਆ ਹੀ। ਉਹ ਯਾਰ ।

ਉਹਨਾਂ ਤੇ ਕੱਪੜਾ ਪਾ ਲਾਂਗੇ ਤੂੰ ਕੀ ਮਗਰ ਪੈ ਗਿਆ ਆਪਾਂ ਤੂੰ ਕੀ ਮਗਰ ਪੈ ਗਿਆ ਉਹਨਾਂ ਦੇ। ਕੋਈ ਰੰਗਦਾਰ ਉਹਦੇ ਤੇ cover ਚੜਾਉ ਭਰਾ। ਚੜਾਉਣੇ ਹੈ ਉਹਨਾਂ ਤੇ cover ਹੁਣ। ਮੈਂ ਰੱਖੇ ਹੀ ਨਾ ਮੈਂ ਆਇਆ ਹੀ ਤੁਹਾਡੇ ਘਰ ਸੁੱਤਾ ਹਾਂ ਮੈਂ ਲਏ ਹੀ ਸਿਰਹਾਣੇ ਥੱਲ਼ੇ ਉਹ ਸਿਰ ਬੜਾ ਤਿਲਕਦਾ ਹੀ ਹੋ।

ਨਹੀਂ ਨਹੀਂ ਉਹ ਯਾਰ ਕੱਪੜਾ ਜਿਹਾ ਕਿੱਦਾਂ ਦੀ ਹੈ ਉਹ ਤਿਲਕੀ ਜਾਂਦਾ ਸਿਰ ਹੀ।

ਆਂਹਾ ਤਾਂ ਕਰਕੇ।

cover ਚੜਾਉਣੇ ਪੈਣੇ ਹੈ ਇਹ ਤੇ ਬਸ ਰੂੰ ਹੀ ਲਵੇਟਿਆ ਉਹਨਾਂ ਚ।

ਸਿਰਹਾਣਿਆਂ ਦੇ ਮਗਰ ਹੀ ਕਿਉਂ ਪਿਆ ਵਾ ਸੋਨੂੰ ਪਾ ਤੁਹਾਡੇ ਇਹ।

ਨਹੀਂ ਖੜਦਾ ਉਹ ਜਦੋਂ ਤੁਹਾਡੇ ਘਰ ਤਾਂ ਪੁੱਛਣ ਦਿਆ ਵਾ। ਉਹ ਕਹਿੰਦਾ ਸਿਰਾਹਣੇ ਹੈਨੀ ਗੇ ਇੱਥੇ ਹੈ ਗੇ ਹੀ ਤੇ ਨੀਂਵੇ ਹੀ।

ਪੰਜ ਲਿਆਇਆ ਹੀ ਤੇ ਇੱਕ ਉਹ ਲੈ ਗਿਆ ਵਾ ਤੇ ਚਾਰ ਛੱਡ ਗਿਆ ਇੱਕ ਦੋ ਨੂੰ ਆਂਦਾ ਮੈਂ ਖੜਨਾ ਹੀ ਖੜਨਾ।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

ਸਤਿ ਸ੍ਰੀ ਅਕਾਲ, ਮੈਂ ਆਪਣੀ ਇਹ ਕਹਾਣੀ ਇਥੇ ਸ਼ੁਰੂ ਕਰਨ ਲੱਗਿਆ ਹਾਂ। ਸਰਦੀਆਂ ਦੇ ਦਿਨ ਦੁਪਹਿਰ ਵੇਲੇ ਅਸੀ ਸ਼ੇਖਪੁਰੇ ਤੋਂ ਲਾਹੌਰ ਦੇ ਰਹੇ ਸੀ ਸਾਹਮਣੇ ਸ਼ੀਸ਼ੇ ਵਿਚੋਂ ਪਈ ਧੁੱਪ ਮੇਰੇ ਸਰੀਰ ਤੇ ਗਰਮਾ ਰਹੀ ਸੀ। ਪਤਾ ਨਹੀ ਕਬ ਕਦੇ ਕਦੇ ਮੈਨੂੰ ਅੱਖ ਝਪਕਣ ਲਈ ਮਜਬੂਰ ਕਰ ਦਿੰਦਾ। ਦਾ ਬਦਲਵਾਇਆ । ਮਾਨਮੋਹ ਦੇ ਸੰਗੀਤ ਨੇ ਮੈਨੂੰ ਇਕ ਦਮ ਚਕਨਾ ਚੂਰ ਕਰ ਦਿੱਤਾ । ਲਿਓ ਸਰਦਾਰ ਸਾਹਿਬ ਇਕ cassette ਤੁਹਾਡੇ ਲਈ ਆਈ ਹੈ। ਹਰਸ਼ਦ ਵਿਰਕ ਨੇ ਕਿਹਾ ਇਹ ਬੁਲੰਦ ਤੇ ਸਰੀਲੀ ਆਵਾਜ ਵਿਚ ਪੈਦਾ ਸੁਣਿਆ। ਜੱਗਾ ਜੰਮਿਆ, ਵੱਟ ਤੇ ਬਾਕੀ, ਲੋਹੜੇ ਵੇਲੇ ਖੇਡਦਾ ਵੇ ਤੂੰ ਜੱਟ ਪਾਸੀ, ਜੱਗਾ ਜੰਮਿਆ ਤੇ ਮਿਲਣ ਵਧਾਈਆਂ। ਮੇਰੇ ਮੂੰਹ ਇਕ ਦਮ ਨਿਕਲ ਗਿਆ ਯਾਰ ਇਹ ਜੱਗਾ ਤੇ ਸਾਡਾ ਏ, ਨਹੀਂ ਸਰਦਾਰ ਸਾਹਿਬ ਇੰਨੀ ਧੱਕੀ ਨਾ ਕਰੋ ਜੱਗਾ ਵੀ ਤੁਹਾਡਾ ਜੱਗਾ ਤੇ cassette ਵੀ ਤੁਹਾਡਾ ਤੇ ਸਾਡੇ ਪੱਲੇ ਕੀ ਰਿਹਾ। ਇਹ ਆਖ ਕੇ ਹਰਸ਼ਤ ਵਿਰਕ ਖਿੜ ਖਿੜਾ ਕੇ ਹੱਸ ਪਿਆ। ਲੱਗਦਾ